ਹੋਟਲ ਵਿੱਚ ਬਰਫੀ ਲੱਡੂ--

ਇਕ ਦੁਕਾਨ ਹੈ ਦੁਕਾਨ ਉੱਤੇ ਰਬੜ ਸਪੇਅਰ ਪਾਰਟਸ --

ਸਾਹਮਣੇ ਕਮਰੇ ਵਿੱਚ ਸੋਫਾ ਪਿਆ--

ਏਹ ਚਾਰ ਹਨ।

ਮੇਜ ਨੂੰ ਚਿੱਟਾ ਰੰਗ ਕੀਤਾ ਹੋਇਆ ਹੈ।

ਸੇਫਟੀ ਲਈ ਦਸਤਾਨੇ ਟੋਪੀ ਪਾਈ--

ਕੁਛ ਲੱਗਿਆ ਹੋਇਆ ਹੈ।

ਸਾਹਮਣੇ ਕੁੱਛ ਰੱਖਡੀਆਂ ਲੱਗੀਆਂ।

ਯਸ਼ੂ ਮਸੀਹ ਦੀ ਫੋਟੋ ਲੱਗੀ ਹੈ।

ਇੱਕ ਬੱਚਾ ਮਾਤਾ ਬਣਿਆ ਹੋਇਆ ਹੈ।

ਖਿਡੋਣੇ ਜਿਵੇਂ ਕਾਰ ਜੀਪ ਮੋਬਾਈਲ ।